ਵੇਅਰ ਥੇਰੇ ਆਈਐਸ ਏ ਸੌਲ ਥੇਰੇ ਆਈਐਸ ਏ ਸਟੋਰੀ
ਕਹਾਣੀਆਂ ਲੋਕਾਂ ਦੇ ਰਚਨਾਤਮਕ ਅਤੇ ਸੰਵੇਦਨਸ਼ੀਲ ਪੱਖ ਨੂੰ ਸਾਹਮਣੇ ਲਿਆਉਂਦੀਆਂ ਹਨ ਉਸ ਨੂੰ ਪ੍ਰਗਟ ਕਰਦੀਆਂ ਹਨ ਕਹਾਣੀ ਦੀ ਤਾਕਤ ਨੂੰ ਮਹਿਸੂਸ ਕਰਨਾ ਹੋਵੇ ਤਾਂ ਜਦੋਂ ਕੋਈ ਮਾਂ ਆਪਣੇ ਛੋਟੇ ਬੱਚੇ ਨੂੰ ਸੁਆਉਣ ਦੇ ਲਈ ਜਾਂ ਫਿਰ ਉਸ ਨੂੰ ਖਾਣਾ ਖੁਆਉਣ ਦੇ ਲਈ ਕਹਾਣੀ ਸੁਣਾ ਰਹੀ ਹੁੰਦੀ ਹੈ ਤਾਂ ਦੇਖੋ ਮੈਂ ਆਪਣੇ ਜੀਵਨ ਵਿੱਚ ਬਹੁਤ ਲੰਬੇ ਸਮੇਂ ਤੱਕ ਇੱਕ ਯਾਤਰੂ ਏ ਵਾਂਡਰਿੰਗ ਅਸੈਟਿਕ ਦੇ ਰੂਪ ਵਿੱਚ ਰਿਹਾ ਘੁੰਮਣਾ ਹੀ ਮੇਰੀ ਜ਼ਿੰਦਗੀ ਸੀ ਹਰ ਦਿਨ ਨਵਾਂ ਪਿੰਡ ਨਵੇਂ ਲੋਕ ਨਵੇਂ ਪਰਿਵਾਰ ਪਰ ਜਦੋਂ ਮੈਂ ਪਰਿਵਾਰਾਂ ਵਿੱਚ ਜਾਂਦਾ ਸੀ ਤਾਂ ਮੈਂ ਬੱਚਿਆਂ ਨਾਲ ਜ਼ਰੂਰ ਗੱਲਬਾਤ ਕਰਦਾ ਸੀ ਅਤੇ ਕਦੇਕਦੇ ਬੱਚਿਆਂ ਨੂੰ ਕਹਿੰਦਾ ਸੀ ਕਿ ਚਲੋ ਬਈ ਮੈਨੂੰ ਕੋਈ ਕਹਾਣੀ ਸੁਣਾਓ ਤਾਂ ਮੈਂ ਹੈਰਾਨ ਸੀ ਬੱਚੇ ਮੈਨੂੰ ਕਹਿੰਦੇ ਸਨ ਨਹੀਂ ਅੰਕਲ ਕਹਾਣੀ ਨਹੀਂ ਅਸੀਂ ਚੁਟਕਲਾ ਸੁਣਾਵਾਂਗੇ ਅਤੇ ਮੈਨੂੰ ਵੀ ਉਹ ਇਹ ਹੀ ਕਹਿੰਦੇ ਸਨ ਕਿ ਅੰਕਲ ਤੁਸੀਂ ਸਾਨੂੰ ਚੁਟਕਲਾ ਸੁਣਾਓ ਯਾਨੀ ਕਿ ਉਨ੍ਹਾਂ ਨੂੰ ਕਹਾਣੀ ਦੀ ਕੋਈ ਜਾਣਕਾਰੀ ਨਹੀਂ ਸੀ ਜ਼ਿਆਦਾਤਰ ਚੁਟਕਲਿਆਂ ਬਾਰੇ ਹੀ ਉਹ ਜਾਣੂ ਸਨ

ਆਈਐਨ ਜਿਹੀਆਂ ਵੈਬਸਾਈਟ ਦੇ ਬਾਰੇ ਵਿੱਚ ਜਾਣਕਾਰੀ ਮਿਲੀ ਜਿਸ ਨੂੰ ਅਮਰ ਵਿਆਸ ਬਾਕੀ ਲੋਕਾਂ ਦੇ ਨਾਲ ਮਿਲ ਕੇ ਚਲਾਉਂਦੇ ਹਨ ਅਮਰ ਵਿਆਸ ਆਈਆਈਐਮ ਅਹਿਮਦਾਬਾਦ ਤੋਂ ਐੱਮ
ਕਰਨ ਤੋਂ ਬਾਅਦ ਵਿਦੇਸ਼ਾਂ ਵਿੱਚ ਚਲੇ ਗਏ ਫਿਰ ਵਾਪਸ ਆਏ ਇਸ ਵੇਲੇ ਬੰਗਲੁਰੂ ਵਿੱਚ ਰਹਿੰਦੇ ਹਨ ਅਤੇ ਸਮਾਂ ਕੱਢ ਕੇ ਕਹਾਣੀ ਨਾਲ ਜੁੜਿਆ ਹਰ ਤਰ੍ਹਾਂ ਦਾ ਰੋਚਕ ਕੰਮ ਕਰ ਰਹੇ ਹਨ ਕਈ ਅਜਿਹੇ ਯਤਨ ਵੀ ਹਨ ਜੋ ਗ੍ਰਾਮੀਣ ਭਾਰਤ ਦੀਆਂ ਕਹਾਣੀਆਂ ਨੂੰ ਖੂਬ ਪ੍ਰਚੱਲਿਤ ਕਰ ਰਹੇ ਹਨ ਵੈਸ਼ਾਲੀ ਵਯਵਹਾਰੇ ਦੇਸ਼ਪਾਂਡੇ ਵਰਗੇ ਕਈ ਲੋਕ ਨੇ ਜੋ ਇਸ ਨੂੰ ਮਰਾਠੀ ਵਿੱਚ ਵੀ ਹਰਮਨਪਿਆਰਾ ਬਣਾ ਰਹੇ ਹਨ
ਚੇਨੱਈ ਦੀ ਸ਼੍ਰੀਵਿੱਦਿਆ ਵੀਰ ਰਾਘਵਨ ਵੀ ਸਾਡੀ ਸੰਸਿਤੀ ਨਾਲ ਜੁੜੀਆਂ ਕਹਾਣੀਆਂ ਨੂੰ ਪ੍ਰਚਾਰਿਤ ਪ੍ਰਸਾਰਿਤ ਕਰਨ ਵਿੱਚ ਜੁਟੀ ਹੈ ਉੱਥੇ ਹੀ ਕਥਾਲਯਾ ਅਤੇ ਥੇ ਇੰਡੀਅਨ ਸਟੋਰੀ ਟੈਲਿੰਗ ਨੈੱਟਵਰਕ ਨਾਮ ਦੀਆਂ ਦੋ ਵੈੱਬਸਾਈਟ ਵੀ ਇਸ ਖੇਤਰ ਵਿੱਚ ਜ਼ਬਰਦਸਤ ਕੰਮ ਕਰ ਰਹੀਆਂ ਹਨ ਗੀਤਾ ਰਾਮਾਨੁਜਨ ਨੇ kathalaya
org ਵਿੱਚ ਕਹਾਣੀਆਂ ਨੂੰ ਕੇਂਦ੍ਰਿਤ ਕੀਤਾ ਹੈ ਉੱਥੇ ਹੀ ਥੇ ਇੰਡੀਅਨ ਸਟੋਰੀ ਟੈਲਿੰਗ ਨੈੱਟਵਰਕ ਦੇ ਜ਼ਰੀਏ ਵੀ ਵੱਖਵੱਖ ਸ਼ਹਿਰਾਂ ਦੇ ਸਟੋਰੀ ਟੈਲਰਜ਼ ਦਾ ਨੈੱਟਵਰਕ ਤਿਆਰ ਕੀਤਾ ਜਾ ਰਿਹਾ ਹੈ ਬੰਗਲੁਰੂ ਵਿੱਚ ਇੱਕ ਵਿਕਰਮ ਸ਼੍ਰੀਧਰ ਹਨ ਜੋ ਬਾਪੂ ਨਾਲ ਜੁੜੀਆਂ ਕਹਾਣੀਆਂ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ ਹੋਰ ਵੀ ਕਈ ਲੋਕ ਇਸ ਖੇਤਰ ਵਿੱਚ ਕੰਮ ਕਰ ਰਹੇ ਹੋਣਗੇ ਤੁਸੀਂ ਜ਼ਰੂਰ ਉਨ੍ਹਾਂ ਦੇ ਬਾਰੇ ਸੋਸ਼ਲ ਮੀਡੀਆ ਤੇ ਸ਼ੇਅਰ ਕਰੋ
ਅੱਜ ਸਾਡੇ ਨਾਲ ਬੰਗਲੁਰੂ ਸਟੋਰੀ ਟੈਲਿੰਗ ਸੋਸਾਇਟੀ ਦੀ ਭੈਣ ਅਪਰਨਾ ਅਥਰਿਯਾ ਅਤੇ ਹੋਰ ਮੈਂਬਰ ਜੁੜੇ ਹਨ ਆਓ ਉਨ੍ਹਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਜਾਣਦੇ ਹਾਂ ਉਨ੍ਹਾਂ ਦੇ ਅਨੁਭਵ
ਨਮਸਕਾਰ ਸਤਿਕਾਰਯੋਗ ਪ੍ਰਧਾਨ ਮੰਤਰੀ ਜੀ ਕਿਵੇਂ ਹੋ ਤੁਸੀਂ
ਮੈਂ ਠੀਕ ਹਾਂ ਤੁਸੀਂ ਕਿਵੇਂ ਹੋ ਅਪਰਨਾ ਜੀ
ਬਿਲਕੁਲ ਵਧੀਆ ਸਰ ਜੀ ਸਭ ਤੋਂ ਪਹਿਲਾਂ ਮੈਂ ਬੈਂਗਲੋਰ ਸਟੋਰੀ ਟੈਲਿੰਗ ਸੋਸਾਇਟੀ ਵੱਲੋਂ ਧੰਨਵਾਦ ਦੇਣਾ ਚਾਹੁੰਦੀ ਹਾਂ ਕਿ ਤੁਸੀਂ ਸਾਡੇ ਜਿਹੇ ਕਲਾਕਾਰਾਂ ਨੂੰ ਇਸ ਮੰਚ ਤੇ ਬੁਲਾਇਆ ਹੈ ਅਤੇ ਗੱਲ ਕਰ ਰਹੇ ਹੋ
ਅਤੇ ਮੈਂ ਸੁਣਿਆ ਹੈ ਕਿ ਅੱਜ ਤਾਂ ਸ਼ਾਇਦ ਤੁਹਾਡੀ ਪੂਰੀ ਟੀਮ ਵੀ ਤੁਹਾਡੇ ਨਾਲ ਬੈਠੀ ਹੋਈ ਹੈ
ਜੀ ਜੀ ਬਿਲਕੁਲ ਸਰ ਬਿਲਕੁਲ ਸਰ
ਤਾਂ ਚੰਗਾ ਹੋਵੇਗਾ ਕਿ ਆਪਣੀ ਟੀਮ ਦੀ ਜਾਣਪਹਿਚਾਣ ਕਰਵਾ ਦਿਓ ਤਾਕਿ ਮਨ ਕੀ ਬਾਤ ਦੇ ਜੋ ਸਰੋਤਾ ਹਨ ਉਨ੍ਹਾਂ ਨੂੰ ਜਾਣਕਾਰੀ ਹੋ ਜਾਏ ਕਿ ਤੁਸੀਂ ਲੋਕ ਕਿੰਨੀ ਵੱਡੀ ਮੁਹਿੰਮ ਚਲਾ ਰਹੇ ਹੋ
ਸਰ ਮੈਂ ਅਪਰਨਾ ਅਥਰਿਯਾ ਹਾਂ ਮੈਂ ਦੋ ਬੱਚਿਆਂ ਦੀ ਮਾਂ ਹਾਂ ਇੱਕ ਭਾਰਤੀ ਵਾਯੂ ਸੈਨਾ ਦੇ ਅਫਸਰ ਦੀ ਪਤਨੀ ਹਾਂ ਅਤੇ ਇੱਕ ਪੈਸ਼ਨੇਟ ਸਟੋਰੀ ਟੈਲਰ ਹਾਂ ਸਰ ਸਟੋਰੀ ਟੈਲਿੰਗ ਦੀ ਸ਼ੁਰੂਆਤ 15 ਸਾਲ ਪਹਿਲਾਂ ਹੋਈ ਸੀ ਜਦੋਂ ਮੈਂ ਸਾਫਟਵੇਅਰ ਇੰਡਸਟ੍ਰੀ ਵਿੱਚ ਕੰਮ ਕਰ ਰਹੀ ਸੀ ਉਦੋਂ ਮੈਂ ਸੀਐੱਸਆਰ ਪ੍ਰੋਜੈਕਟਸ ਵਿੱਚ ਵਾਲੰਟਰੀ ਕੰਮ ਕਰਨ ਦੇ ਲਈ ਜਦੋਂ ਗਈ ਸੀ ਤਾਂ ਹਜ਼ਾਰਾਂ ਬੱਚਿਆਂ ਨੂੰ ਕਹਾਣੀਆਂ ਦੇ ਮਾਧਿਅਮ ਨਾਲ ਸਿੱਖਿਆ ਦੇਣ ਦਾ ਮੌਕਾ ਮਿਲਿਆ ਅਤੇ ਇਹ ਕਹਾਣੀ ਜੋ ਮੈਂ ਦਸ ਰਹੀ ਸੀ ਉਹ ਆਪਣੀ ਦਾਦੀ ਮਾਂ ਕੋਲੋਂ ਸੁਣੀ ਸੀ ਲੇਕਿਨ ਜਦੋਂ ਕਹਾਣੀ ਸੁਣਦੇ ਸਮੇਂ ਮੈਂ ਜੋ ਖੁਸ਼ੀ ਉਨ੍ਹਾਂ ਬੱਚਿਆਂ ਵਿੱਚ ਵੇਖੀ ਮੈਂ ਕੀ ਦੱਸਾਂ ਤੁਹਾਨੂੰ ਕਿੰਨੀ ਮੁਸਕਰਾਹਟ ਸੀ ਕਿੰਨੀ ਖੁਸ਼ੀ ਸੀ ਤਾਂ ਉਸੇ ਸਮੇਂ ਮੈਂ ਤੈਅ ਕੀਤਾ ਕਿ ਸਟੋਰੀ ਟੈਲਿੰਗ ਮੇਰੇ ਜੀਵਨ ਦਾ ਟੀਚਾ ਹੋਵੇਗਾ ਸਰ
ਤੁਹਾਡੀ ਟੀਮ ਵਿੱਚ ਹੋਰ ਕੌਣ ਹਨ ਉੱਥੇ
ਮੇਰੇ ਨਾਲ ਹਨ ਸ਼ੈਲਜਾ ਸੰਪਤ
ਨਮਸਕਾਰ ਸਰ
ਨਮਸਤੇ ਜੀ
ਮੈਂ ਸ਼ੈਲਜਾ ਸੰਪਤ ਗੱਲ ਕਰ ਰਹੀ ਹਾਂ ਮੈਂ ਤਾਂ ਪਹਿਲਾਂ ਟੀਚਰ ਸੀ ਉਸ ਤੋਂ ਬਾਅਦ ਜਦੋਂ ਮੇਰੇ ਬੱਚੇ ਵੱਡੇ ਹੋਏ ਤਾਂ ਮੈਂ ਥੀਏਟਰ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਅਤੇ 6 ਕਹਾਣੀਆਂ ਸੁਣਾਉਣ ਵਿੱਚ ਸਭ ਤੋਂ ਜ਼ਿਆਦਾ ਸੰਤੁਸ਼ਟੀ ਮਿਲੀ
ਧੰਨਵਾਦ
ਮੇਰੇ ਨਾਲ ਸੋਮਿਯਾ ਹੈ
ਨਮਸਕਾਰ ਸਰ
ਨਮਸਤੇ ਜੀ
ਮੈਂ ਹਾਂ ਸੋਮਿਯਾ ਸ਼੍ਰੀਨਿਵਾਸਨ ਮੈਂ ਇੱਕ ਸਾਈਕੋਲੋਜਿਸਟ ਹਾਂ ਮੈਂ ਜਦੋਂ ਕੰਮ ਕਰਦੀ ਹਾਂ ਬੱਚਿਆਂ ਅਤੇ ਵੱਡਿਆਂ ਦੇ ਨਾਲ ਉਸ ਵਿੱਚ ਮੈਂ ਕਹਾਣੀਆਂ ਦੁਆਰਾ ਮਨੁੱਖ ਵਿੱਚ ਨਵੀਂ ਜਿਗਿਆਸਾ ਨੂੰ ਜਗਾਉਣ ਦੀ ਕੋਸ਼ਿਸ਼ ਕਰਦੀ ਹਾਂ ਅਤੇ ਉਸ ਦੇ ਨਾਲ ਚਰਚਾ ਵੀ ਕਰਦੀ ਹਾਂ ਇਹ ਮੇਰਾ ਟੀਚਾ ਹੈ ਹੀਲਿੰਗ ਐਂਡ ਟ੍ਰਾਂਸਫਾਰਮੇਟਿਵ storytelling
ਨਮਸਤੇ ਸਰ
ਨਮਸਤੇ ਜੀ
ਮੇਰਾ ਨਾਂ ਅਪਰਨਾ ਜੈ ਸ਼ੰਕਰ ਹੈ ਵੈਸੇ ਤਾਂ ਮੇਰਾ ਸੁਭਾਗ ਹੈ ਕਿ ਮੈਂ ਆਪਣੇ ਨਾਨਾਨਾਨੀ ਅਤੇ ਦਾਦੀ ਦੇ ਨਾਲ ਇਸ ਦੇਸ਼ ਦੇ ਵੱਖਵੱਖ ਹਿੱਸਿਆਂ ਵਿੱਚ ਪਲੀ ਹਾਂ ਇਸ ਲਈ ਰਮਾਇਣ ਪੁਰਾਣਾਂ ਅਤੇ ਗੀਤਾ ਦੀਆਂ ਕਹਾਣੀਆਂ ਮੈਨੂੰ ਵਿਰਾਸਤ ਵਿੱਚ ਹਰ ਰਾਤ ਮਿਲਦੀਆਂ ਸਨ ਅਤੇ ਬੰਗਲੁਰੂ ਸਟੋਰੀ ਟੈਲਿੰਗ ਸੋਸਾਇਟੀ ਵਰਗੀ ਸੰਸਥਾ ਹੈ ਤਾਂ ਮੈਂ ਤਾਂ ਸਟੋਰੀ ਟੈਲਰ ਬਣਨਾ ਹੀ ਸੀ ਮੇਰੇ ਨਾਲ ਮੇਰੀ ਸਾਥੀ ਲਾਵਣਯਾ ਪ੍ਰਸਾਦ ਹੈ
ਲਾਵਣਯਾ ਜੀ ਨਮਸਤੇ
ਨਮਸਤੇ ਸਰ ਆਈ ਏਐਮ ਅਨ ਇਲੈਕਟ੍ਰੀਕਲ ਇੰਜੀਨੀਅਰ ਟਰਨਡ ਪ੍ਰੋਫੈਸ਼ਨਲ ਸਟੋਰੀਟੈਲਰ ਸਿਰ ਆਈ ਗ੍ਰੇਵ ਯੂਪੀ ਲਿਸਟਨਿੰਗ ਟੋ ਸਟੋਰੀਜ਼ ਫਰੋਮ ਮਾਈ ਗ੍ਰੈਂਡਫਾਦਰ ਆਈ ਵਰਕ ਵਿਥ ਸੀਨੀਅਰ ਸਿਟੀਜ਼ਨਜ਼ ਆਈਐਨ ਮਾਈ ਸਪੈਸ਼ੀਅਲ ਪ੍ਰੋਜੈਕਟ ਕਾਲਡ ਰੂਟਸ ਵੇਅਰ ਆਈ ਹੈਲਪ ਥੇਮ ਡਾਕੂਮੈਂਟ ਥੀਅਰ ਲਾਈਫ ਸਟੋਰੀਜ਼ ਫੋਰ ਥੀਅਰ ਫੈਮਿਲੀਜ਼
ਲਾਵਣਯਾ ਜੀ ਤੁਹਾਨੂੰ ਬਹੁਤਬਹੁਤ ਵਧਾਈ ਅਤੇ ਜਿਵੇਂ ਤੁਸੀਂ ਕਿਹਾ ਮੈਂ ਵੀ ਇੱਕ ਵਾਰ ਮਨ ਕੀ ਬਾਤ ਵਿੱਚ ਸਭ ਨੂੰ ਕਿਹਾ ਸੀ ਕਿ ਤੁਸੀਂ ਪਰਿਵਾਰ ਵਿੱਚ ਆਪਣੇ ਦਾਦਾਦਾਦੀ ਨਾਨਾਨਾਨੀ ਹਨ ਤਾਂ ਉਨ੍ਹਾਂ ਤੋਂ ਉਨ੍ਹਾਂ ਦੇ ਬਚਪਨ ਦੀਆਂ ਕਹਾਣੀਆਂ ਬਾਰੇ ਪੁੱਛੋ ਅਤੇ ਉਸ ਨੂੰ ਟੇਪ ਕਰ ਲਓ ਰਿਕਾਰਡ ਕਰ ਲਓ ਬਹੁਤ ਕੰਮ ਆਵੇਗਾ ਇਹ ਮੈਂ ਕਿਹਾ ਸੀ ਲੇਕਿਨ ਮੈਨੂੰ ਚੰਗਾ ਲਗਿਆ ਕਿ ਇੱਕ ਤਾਂ ਤੁਸੀਂ ਸਾਰਿਆਂ ਨੇ ਆਪਣੀ ਜਾਣਪਹਿਚਾਣ ਦਿੱਤੀ ਉਸ ਵਿੱਚ ਹੀ ਆਪਣੀ ਕਲਾ ਆਪਣੀ ਕਮਿਊਨੀਕੇਸ਼ਨ ਸਕਿੱਲ ਅਤੇ ਬਹੁਤ ਹੀ ਘੱਟ ਸ਼ਬਦਾਂ ਵਿੱਚ ਬਹੁਤ ਹੀ ਵਧੀਆ ਢੰਗ ਨਾਲ ਆਪਣੀਆਪਣੀ ਜਾਣਪਹਿਚਾਣ ਕਰਵਾਈ ਇਸ ਲਈ ਵੀ ਮੈਂ ਤੁਹਾਨੂੰ ਵਧਾਈ ਦਿੰਦਾ ਹਾਂ
ਥੈਂਕ ਯੂ ਸਿਰ ਥੈਂਕ ਯੂ
ਹੁਣ ਜੋ ਸਾਡੇ ਸਰੋਤਾ ਲੋਕ ਹਨ ਮਨ ਕੀ ਬਾਤ ਦੇ ਉਨ੍ਹਾਂ ਦਾ ਵੀ ਮਨ ਕਰਦਾ ਹੋਵੇਗਾ ਕਹਾਣੀ ਸੁਣਨ ਲਈ ਕੀ ਮੈਂ ਤੁਹਾਨੂੰ ਰਿਕੁਐਸਟ ਕਰ ਸਕਦਾ ਹਾਂ ਕਿ ਇੱਕਦੋ ਕਹਾਣੀਆਂ ਸੁਣਾਓ ਤੁਸੀਂ ਲੋਕ
ਸਮੂਹ ਆਵਾਜ਼ ਜੀ ਬਿਲਕੁਲ ਇਹ ਤਾਂ ਸਾਡਾ ਸੁਭਾਗ ਹੈ ਜੀ

ਤੁਹਾਡੀ ਗੱਲ ਵਿੱਚ ਐਕਸੈਕਟਨੈਸ ਸੀ ਇੰਨੀਆਂ ਬਾਰੀਕੀਆਂ ਨੂੰ ਫੜ੍ਹਿਆ ਮੈਂ ਸਮਝਦਾ ਹਾਂ ਬੱਚੇ ਵੱਡੇ ਜੋ ਵੀ ਸੁਣਨਗੇ ਕਈ ਚੀਜ਼ਾਂ ਨੂੰ ਯਾਦ ਰੱਖਣਗੇ ਬਹੁਤ ਵਧੀਆ ਢੰਗ ਨਾਲ ਤੁਸੀਂ ਦੱਸਿਆ ਅਤੇ ਵਿਸ਼ੇਸ਼ ਕੋਇੰਸੀਡੈਂਸ ਅਜਿਹਾ ਹੈ ਕਿ ਦੇਸ਼ ਵਿੱਚ ਪੋਸ਼ਣ ਮਹੀਨਾ ਚਲ ਰਿਹਾ ਹੈ ਅਤੇ ਤੁਹਾਡੀ ਕਥਾ ਭੋਜਨ ਨਾਲ ਜੁੜੀ ਹੋਈ ਹੈ ਅਤੇ ਮੈਂ ਜ਼ਰੂਰ ਇਹ ਜੋ ਸਟੋਰੀ ਟੈਲਰਜ਼ ਤੁਸੀਂ ਲੋਕ ਹੋ ਜਾਂ ਹੋਰ ਵੀ ਲੋਕ ਹਨ ਸਾਨੂੰ ਕਿਸ ਤਰ੍ਹਾਂ ਨਾਲ ਸਾਡੇ ਦੇਸ਼ ਦੀ ਨਵੀਂ ਪੀੜ੍ਹੀ ਨੂੰ ਸਾਡੇ ਮਹਾਨ ਮਹਾਪੁਰਸ਼ ਮਹਾਨ ਮਾਂਭੈਣਾਂ ਜੋ ਹੋ ਚੁੱਕੀਆਂ ਹਨ ਕਹਾਣੀਆਂ ਦੇ ਮਾਧਿਅਮ ਨਾਲ ਕਿਵੇਂ ਜੁੜਿਆ ਜਾਵੇ ਅਸੀਂ ਕਥਾਸ਼ਾਸਤਰ ਨੂੰ ਹੋਰ ਜ਼ਿਆਦਾ ਕਿਵੇਂ ਪ੍ਰਚਾਰਿਤ ਕਰੀਏ ਪਾਪੂਲਰ ਕਰੀਏ ਅਤੇ ਹਰ ਘਰ ਵਿੱਚ ਚੰਗੀ ਕਹਾਣੀ ਕਹਿਣਾ ਚੰਗੀ ਕਹਾਣੀ ਬੱਚਿਆਂ ਨੂੰ ਸੁਣਾਉਣਾ ਇਹ ਜਨਜੀਵਨ ਦਾ ਬਹੁਤ ਵੱਡਾ ਕ੍ਰੈਡਿਟ ਹੋਵੇ ਉਹ ਮਾਹੌਲ ਕਿਵੇਂ ਬਣਾਈਏ ਉਸ ਦਿਸ਼ਾ ਵਿੱਚ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਲੇਕਿਨ ਮੈਨੂੰ ਬਹੁਤ ਚੰਗਾ ਲਗਿਆ ਤੁਹਾਡੇ ਨਾਲ ਗੱਲ ਕਰਕੇ ਅਤੇ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ ਧੰਨਵਾਦ
ਸਮੂਹ ਸਵਰ ਧੰਨਵਾਦ ਸਰ

ਤੁਸੀਂ ਦੇਖੋ ਪਰਿਵਾਰ ਵਿੱਚ ਕਿੰਨਾ ਵੱਡਾ ਖਜ਼ਾਨਾ ਹੋ ਜਾਵੇਗਾ ਰਿਸਰਚ ਦਾ ਕਿੰਨਾ ਵਧੀਆ ਕੰਮ ਹੋ ਜਾਵੇਗਾ ਹਰ ਕਿਸੇ ਨੂੰ ਕਿੰਨਾ ਆਨੰਦ ਆਵੇਗਾ ਅਤੇ ਪਰਿਵਾਰ ਵਿੱਚ ਇੱਕ ਨਵੇਂ ਪ੍ਰਾਣ ਨਵੀਂ ਜਾਨ ਆਵੇਗੀ ਉਸੇ ਤਰ੍ਹਾਂ ਨਾਲ ਅਸੀਂ ਇੱਕ ਕੰਮ ਹੋਰ ਵੀ ਕਰ ਸਕਦੇ ਹਾਂ ਮੈਂ ਕਥਾ ਸੁਣਾਉਣ ਵਾਲੇ ਸਾਰਿਆਂ ਨੂੰ ਅਨੁਰੋਧ ਕਰਾਂਗਾ ਅਸੀਂ ਆਜ਼ਾਦੀ ਦੇ 75 ਵਰ੍ਹੇ ਮਨਾਉਣ ਵਾਲੇ ਹਾਂ ਕੀ ਅਸੀਂ ਸਾਡੀਆਂ ਕਥਾਵਾਂ ਵਿੱਚ ਪੂਰੇ ਗੁਲਾਮੀ ਦੇ ਕਾਲਖੰਡ ਦੀਆਂ ਜਿੰਨੀਆਂ ਪ੍ਰੇਰਕ ਘਟਨਾਵਾਂ ਹਨ ਉਨ੍ਹਾਂ ਨੂੰ ਕਥਾਵਾਂ ਵਿੱਚ ਪ੍ਰਚਾਰਿਤ ਕਰ ਸਕਦੇ ਹਾਂ ਵਿਸ਼ੇਸ਼ ਕਰਕੇ 1857 ਤੋਂ 1947 ਤੱਕ ਹਰ ਛੋਟੀਵੱਡੀ ਘਟਨਾ ਨਾਲ ਸਾਡੀ ਨਵੀਂ ਪੀੜ੍ਹੀ ਨੂੰ ਕਥਾਵਾਂ ਦੇ ਦੁਆਰਾ ਜਾਣਪਹਿਚਾਣ ਕਰਵਾ ਸਕਦੇ ਹਾਂ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਲੋਕ ਜ਼ਰੂਰ ਇਸ ਕੰਮ ਨੂੰ ਕਰੋਗੇ ਕਹਾਣੀ ਕਹਿਣ ਦੀ ਇਹ ਕਲਾ ਦੇਸ਼ ਵਿੱਚ ਹੋਰ ਜ਼ਿਆਦਾ ਮਜ਼ਬੂਤ ਬਣੇ ਅਤੇ ਇੰਨੀ ਜ਼ਿਆਦਾ ਪ੍ਰਚਾਰਿਤ ਹੋਵੇ ਅਤੇ ਸਹਿਜ ਬਣੇ ਆਓ ਅਸੀਂ ਸਾਰੇ ਕੋਸ਼ਿਸ਼ ਕਰੀਏ
ਮੇਰੇ ਪਿਆਰੇ ਦੇਸ਼ਵਾਸੀਓ ਆਓ ਕਹਾਣੀਆਂ ਦੀ ਦੁਨੀਆ ਤੋਂ ਹੁਣ ਅਸੀਂ ਸੱਤ ਸਮੁੰਦਰ ਪਾਰ ਚਲਦੇ ਹਾਂ ਇਹ ਆਵਾਜ਼ ਸੁਣੋ
ਨਮਸਤੇ ਭਰਾਵੋ ਅਤੇ ਭੈਣੋ ਮੇਰਾ ਨਾਮ ਸੇਦੂ ਦੇਮਬੇਲੇ ਹੈ ਮੈਂ ਵੈਸਟ ਅਫਰੀਕਾ ਦੇ ਇੱਕ ਦੇਸ਼ ਮਾਲੀ ਤੋਂ ਹਾਂ ਮੈਨੂੰ ਫਰਵਰੀ ਵਿੱਚ ਭਾਰਤ ਚ ਵਿਸਿਤ ਤੇ ਸਭ ਤੋਂ ਵੱਡੇ ਧਾਰਮਿਕ ਤਿਓਹਾਰ ਕੁੰਭ ਮੇਲੇ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ ਮੇਰੇ ਲਈ ਇਹ ਬਹੁਤ ਜ਼ਿਆਦਾ ਮਾਣ ਦੀ ਗੱਲ ਹੈ ਮੈਨੂੰ ਕੁੰਭ ਮੇਲੇ ਵਿੱਚ ਸ਼ਾਮਿਲ ਹੋ ਕੇ ਬਹੁਤ ਚੰਗਾ ਲਗਿਆ ਅਤੇ ਭਾਰਤ ਦੇ ਕਲਚਰ ਨੂੰ ਵੇਖ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਸਾਨੂੰ ਲੋਕਾਂ ਨੂੰ ਇੱਕ ਵਾਰ ਫਿਰ ਭਾਰਤ ਵਿਸਿਤ ਕਰਨ ਦਾ ਮੌਕਾ ਦਿੱਤਾ ਜਾਵੇ ਤਾਕਿ ਅਸੀਂ ਭਾਰਤ ਦੇ ਬਾਰੇ ਹੋਰ ਸਿੱਖ ਸਕੀਏ ਨਮਸਤੇ

ਸਾਥੀਓ 34 ਸਾਲ ਪਹਿਲਾਂ ਹੀ ਮਹਾਰਾਸ਼ਟਰ ਵਿੱਚ ਫਲ ਅਤੇ ਸਬਜ਼ੀਆਂ ਨੂੰ ਏਪੀਐਮਸੀ ਦੇ ਦਾਇਰੇ ਤੋਂ ਬਾਹਰ ਕੀਤਾ ਗਿਆ ਸੀ ਇਸ ਬਦਲਾਓ ਨਾਲ ਕਿਵੇਂ ਮਹਾਰਾਸ਼ਟਰ ਦੇ ਫਲ ਅਤੇ ਸਬਜ਼ੀ ਉਗਾਉਣ ਵਾਲੇ ਕਿਸਾਨਾਂ ਦੀ ਸਥਿਤੀ ਬਦਲੀ ਇਸ ਦਾ ਉਦਾਹਰਣ ਹੈ ਸਰੀ ਸਵਾਮੀ ਸਮਰਥ ਫਾਰਮਰਸ ਪ੍ਰੋਡਿਊਸਰ ਕੰਪਨੀ ਲਿਮਿਟਿਡ ਇਹ ਕਿਸਾਨਾਂ ਦਾ ਸਮੂਹ ਹੈ ਪੂਨੇ ਅਤੇ ਮੁੰਬਈ ਵਿੱਚ ਕਿਸਾਨ ਹਫ਼ਤਾਵਾਰੀ ਬਾਜ਼ਾਰ ਖੁਦ ਚਲਾ ਰਹੇ ਹਨ ਇਨ੍ਹਾਂ ਬਾਜ਼ਾਰਾਂ ਵਿੱਚ ਲਗਭਗ 70 ਪਿੰਡਾਂ ਦੇ ਸਾਢੇ 4 ਹਜ਼ਾਰ ਕਿਸਾਨਾਂ ਦੀ ਪੈਦਾਵਾਰ ਸਿੱਧੇ ਵੇਚੀ ਜਾਂਦੀ ਹੈ ਕੋਈ ਵਿਚੌਲਾ ਨਹੀਂ ਦਿਹਾਤੀ ਨੌਜਵਾਨ ਸਿੱਧੇ ਬਜ਼ਾਰ ਵਿੱਚ ਖੇਤੀ ਅਤੇ ਵੇਚਣ ਦੀ ਪ੍ਰਕਿਰਿਆ ਵਿੱਚ ਸ਼ਾਮਿਲ ਹੁੰਦੇ ਹਨ ਇਸ ਦਾ ਸਿੱਧਾ ਲਾਭ ਕਿਸਾਨਾਂ ਨੂੰ ਹੁੰਦਾ ਹੈ ਪਿੰਡ ਦੇ ਨੌਜਵਾਨਾਂ ਨੂੰ ਰੋਜ਼ਗਾਰ ਵਿੱਚ ਹੁੰਦਾ ਹੈ

ਸਾਥੀਓ ਅੱਜ ਦੀ ਤਾਰੀਕ ਵਿੱਚ ਖੇਤੀ ਨੂੰ ਅਸੀਂ ਜਿੰਨਾ ਆਧੁਨਿਕ ਵਿਕਲਪ ਦੇਵਾਂਗੇ ਓਨਾ ਹੀ ਉਹ ਅੱਗੇ ਵਧੇਗੀ ਉਸ ਵਿੱਚ ਨਵੇਂਨਵੇਂ ਤੌਰਤਰੀਕੇ ਆਉਣਗੇ ਇਨੋਵੇਸ਼ਨ ਜੁੜਨਗੇ ਮਣੀਪੁਰ ਦੀ ਰਹਿਣ ਵਾਲੀ ਬਿਜੇ ਸ਼ਾਂਤੀ ਇੱਕ ਨਵੇਂ ਇਨੋਵੇਸ਼ਨ ਦੇ ਕਾਰਣ ਖੂਬ ਚਰਚਾ ਵਿੱਚ ਹੈ ਉਨ੍ਹਾਂ ਨੇ ਕਮਲ ਦੀ ਨਾਲ ਤੋਂ ਧਾਗਾ ਬਣਾਉਣ ਦਾ ਸਟਾਰਟ ਅੱਪ ਸ਼ੁਰੂ ਕੀਤਾ ਹੈ ਅੱਜ ਉਨ੍ਹਾਂ ਦੇ ਇਨੋਵੇਸ਼ਨ ਦੇ ਕਾਰਣ ਕਮਲ ਦੀ ਖੇਤੀ ਅਤੇ ਟੈਕਸਟਾਈਲ ਵਿੱਚ ਇੱਕ ਨਵਾਂ ਹੀ ਰਸਤਾ ਬਣ ਗਿਆ ਹੈ

ਦਾ ਇੱਕ ਕਮੈਂਟ ਪੜ੍ਹਿਆ ਅਜੈ ਜੀ ਲਿਖਦੇ ਹਨ ਅੱਜ ਦੇ ਨੌਜਵਾਨ ਕਿਵੇਂ ਭਗਤ ਸਿੰਘ ਵਰਗੇ ਬਣ ਸਕਦੇ ਹਨ ਦੇਖੋ ਅਸੀਂ ਭਗਤ ਸਿੰਘ ਬਣ ਸਕੀਏ ਜਾਂ ਨਾ ਬਣ ਸਕੀਏ ਲੇਕਿਨ ਭਗਤ ਸਿੰਘ ਵਰਗਾ ਦੇਸ਼ ਪ੍ਰੇਮ ਦੇਸ਼ ਲਈ ਸਭ ਕੁਝ ਕਰ ਗੁਜ਼ਰਨ ਦਾ ਜਜ਼ਬਾ ਜ਼ਰੂਰ ਸਾਡੇ ਸਾਰਿਆਂ ਦੇ ਦਿਲਾਂ ਵਿੱਚ ਹੋਵੇ ਸ਼ਹੀਦ ਭਗਤ ਸਿੰਘ ਨੂੰ ਇਹੀ ਸਾਡੀ ਸਭ ਤੋਂ ਵੱਡੀ ਸ਼ਰਧਾਂਜਲੀ ਹੋਵੇਗੀ ਚਾਰ ਸਾਲ ਪਹਿਲਾਂ ਲਗਭਗ ਇਹੀ ਸਮਾਂ ਸੀ ਜਦੋਂ ਸਰਜੀਕਲ ਸਟਾਈਕ ਦੌਰਾਨ ਦੁਨੀਆ ਨੇ ਸਾਡੇ ਜਵਾਨਾਂ ਦੇ ਹੌਸਲੇ ਬਹਾਦਰੀ ਅਤੇ ਨਿਡਰਤਾ ਨੂੰ ਵੇਖਿਆ ਸੀ ਸਾਡੇ ਬਹਾਦਰ ਸੈਨਿਕਾਂ ਦਾ ਇੱਕ ਹੀ ਮਕਸਦ ਅਤੇ ਇੱਕ ਹੀ ਟੀਚਾ ਸੀ ਹਰ ਕੀਮਤ ਤੇ ਭਾਰਤ ਮਾਂ ਦੇ ਮਾਣ ਅਤੇ ਸਨਮਾਨ ਦੀ ਰੱਖਿਆ ਕਰਨਾ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਜ਼ਰਾ ਵੀ ਪ੍ਰਵਾਹ ਨਹੀਂ ਕੀਤੀ ਉਹ ਆਪਣੇ ਫ਼ਰਜ਼ਾਂ ਦੇ ਰਾਹ ਤੇ ਅੱਗੇ ਵਧਦੇ ਗਏ ਅਤੇ ਅਸੀਂ ਸਾਰਿਆਂ ਨੇ ਵੇਖਿਆ ਕਿ ਕਿਸ ਤਰ੍ਹਾਂ ਉਹ ਜੇਤੂ ਹੋ ਕੇ ਸਾਹਮਣੇ ਆਏ ਭਾਰਤ ਮਾਤਾ ਦਾ ਮਾਣ ਵਧਾਇਆ
ਮੇਰੇ ਪਿਆਰੇ ਦੇਸ਼ਵਾਸੀਓ ਆਉਣ ਵਾਲੇ ਦਿਨਾਂ ਵਿੱਚ ਅਸੀਂ ਦੇਸ਼ਵਾਸੀ ਕਈ ਮਹਾਨ ਲੋਕਾਂ ਨੂੰ ਯਾਦ ਕਰਾਂਗੇ ਜਿਨ੍ਹਾਂ ਦਾ ਭਾਰਤ ਦੇ ਨਿਰਮਾਣ ਵਿੱਚ ਅਮਿੱਟ ਯੋਗਦਾਨ ਹੈ 2 ਅਕਤੂਬਰ ਸਾਡੇ ਸਾਰਿਆਂ ਲਈ ਪਵਿੱਤਰ ਅਤੇ ਪ੍ਰੇਰਕ ਦਿਵਸ ਹੁੰਦਾ ਹੈ ਇਹ ਦਿਨ ਮਾਂ ਭਾਰਤੀ ਦੇ ਦੋ ਸਪੂਤਾਂ ਮਹਾਤਮਾ ਗਾਂਧੀ ਤੇ ਲਾਲ ਬਹਾਦੁਰ ਸ਼ਾਸਤਰੀ ਨੂੰ ਯਾਦ ਕਰਨ ਦਾ ਦਿਨ ਹੈ
ਪੂਜਨੀਕ ਬਾਪੂ ਦੇ ਵਿਚਾਰ ਅਤੇ ਆਦਰਸ਼ ਅੱਜ ਪਹਿਲਾਂ ਤੋਂ ਕਿਤੇ ਜ਼ਿਆਦਾ ਪ੍ਰਸੰਗਕ ਹਨ ਮਹਾਤਮਾ ਗਾਂਧੀ ਦਾ ਜੋ ਆਰਥਿਕ ਚਿੰਤਨ ਸੀ ਜੇਕਰ ਉਸ ਨੂੰ ਫੜ੍ਹਿਆ ਗਿਆ ਹੁੰਦਾ ਸਮਝਿਆ ਗਿਆ ਹੁੰਦਾ ਉਸ ਰਾਹ ਤੇ ਚੱਲਿਆ ਗਿਆ ਹੁੰਦਾ ਤਾਂ ਅੱਜ ਆਤਮਨਿਰਭਰ ਭਾਰਤ ਮੁਹਿੰਮ ਦੀ ਲੋੜ ਹੀ ਨਹੀਂ ਪੈਂਦੀ ਗਾਂਧੀ ਜੀ ਦੇ ਆਰਥਿਕ ਚਿੰਤਨ ਵਿੱਚ ਭਾਰਤ ਦੀ ਨਸਨਸ ਦੀ ਸਮਝ ਸੀ ਭਾਰਤ ਦੀ ਖੁਸ਼ਬੂ ਸੀ ਪੂਜਨੀਕ ਬਾਪੂ ਦਾ ਜੀਵਨ ਸਾਨੂੰ ਯਾਦ ਦਿਵਾਉਦਾ ਹੈ ਕਿ ਅਸੀਂ ਇਹ ਨਿਸ਼ਚਿਤ ਕਰੀਏ ਕਿ ਸਾਡਾ ਹਰ ਕੰਮ ਅਜਿਹਾ ਹੋਵੇ ਜਿਸ ਨਾਲ ਗ਼ਰੀਬ ਤੋਂ ਗ਼ਰੀਬ ਵਿਅਕਤੀ ਦਾ ਭਲਾ ਹੋਵੇ ਉੱਥੇ ਹੀ ਸ਼ਾਸਤਰੀ ਜੀ ਦਾ ਜੀਵਨ ਸਾਨੂੰ ਨਿਮਰਤਾ ਅਤੇ ਸਾਦਗੀ ਦਾ ਸੰਦੇਸ਼ ਦਿੰਦਾ ਹੈ 11 ਅਕਤੂਬਰ ਦਾ ਦਿਨ ਵੀ ਸਾਡੇ ਲਈ ਬਹੁਤ ਹੀ ਖਾਸ ਹੁੰਦਾ ਹੈ ਇਸ ਦਿਨ ਅਸੀਂ ਭਾਰਤ ਰਤਨ ਲੋਕ ਨਾਇਕ ਜੈ ਪ੍ਰਕਾਸ਼ ਜੀ ਨੂੰ ਉਨ੍ਹਾਂ ਦੀ ਜਯੰਤੀ ਤੇ ਯਾਦ ਕਰਦੇ ਹਾਂ ਜੇ
ਨੇ ਸਾਡੀਆਂ ਲੋਕਤੰਤਰੀ ਕਦਰਾਂਕੀਮਤਾਂ ਦੀ ਰੱਖਿਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਅਸੀਂ ਭਾਰਤ ਰਤਨ ਨਾਨਾ ਜੀ ਦੇਸ਼ਮੁਖ ਨੂੰ ਵੀ ਯਾਦ ਕਰਦੇ ਹਾਂ ਜਿਨ੍ਹਾਂ ਦੀ ਜਯੰਤੀ ਵੀ 11 ਤਾਰੀਖ ਨੂੰ ਹੀ ਹੈ ਨਾਨਾ ਜੀ ਦੇਸ਼ਮੁਖ ਜੈ ਪ੍ਰਕਾਸ਼ ਨਰਾਇਣ ਜੀ ਦੇ ਬਹੁਤ ਨੇੜਲੇ ਸਾਥੀ ਸਨ ਜਦੋਂ ਜੇ
ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਜੰਗ ਲੜ ਰਹੇ ਸਨ ਤਾਂ ਪਟਨਾ ਵਿੱਚ ਉਨ੍ਹਾਂ ਤੇ ਪ੍ਰਾਣ ਘਾਤਕ ਹਮਲਾ ਕੀਤਾ ਗਿਆ ਸੀ ਉਦੋਂ ਨਾਨਾ ਜੀ ਦੇਸ਼ਮੁਖ ਨੇ ਉਹ ਵਾਰ ਆਪਣੇ ਉਪਰ ਲੈ ਲਿਆ ਸੀ ਇਸ ਹਮਲੇ ਵਿੱਚ ਨਾਨਾ ਜੀ ਨੂੰ ਕਾਫੀ ਸੱਟਾਂ ਲੱਗੀਆਂ ਸਨ ਲੇਕਿਨ ਜੇ

ਮੇਰੇ ਪਿਆਰੇ ਦੇਸ਼ਵਾਸੀਓ ਕੋਰੋਨਾ ਦੇ ਇਸ ਕਾਲਖੰਡ ਵਿੱਚ ਮਾਂ ਫਿਰ ਇੱਕ ਵਾਰ ਤੁਹਾਨੂੰ ਯਾਦ ਕਰਾਂਗਾ ਮਾਸਕ ਜ਼ਰੂਰ ਪਹਿਨੋ ਫੇਸ ਕਵਰ ਦੇ ਬਿਨਾਂ ਬਾਹਰ ਨਾ ਜਾਓ ਦੋ ਗਜ ਦੀ ਦੂਰੀ ਦਾ ਨਿਯਮ ਤੁਹਾਨੂੰ ਵੀ ਬਚਾਅ ਸਕਦਾ ਹੈ ਤੁਹਾਡੇ ਪਰਿਵਾਰ ਨੂੰ ਵੀ ਬਚਾਅ ਸਕਦਾ ਹੈ ਇਹ ਕੁਝ ਨਿਯਮ ਹਨ ਇਸ ਕੋਰੋਨਾ ਦੇ ਖ਼ਿਲਾਫ਼ ਲੜਾਈ ਦੇ ਹਥਿਆਰ ਹਨ ਹਰ ਨਾਗਰਿਕ ਦੇ ਜੀਵਨ ਨੂੰ ਬਚਾਉਣ ਦੇ ਮਜਬੂਤ ਸਾਧਨ ਹਨ ਅਤੇ ਅਸੀਂ ਨਾ ਭੁੱਲੀਏ ਜਦੋਂ ਤੱਕ ਦਵਾਈ ਨਹੀਂ ਉਦੋਂ ਤੱਕ ਢਿਲਾਈ ਨਹੀਂ ਤੁਸੀਂ ਸਵਸਥ ਰਹੋ ਤੁਹਾਡਾ ਪਰਿਵਾਰ ਸਵਸਥ ਰਹੇ ਇਨ੍ਹਾਂ ਸ਼ੁਭਕਾਮਨਾਵਾਂ ਦੇ ਨਾਲ ਬਹੁਤਬਹੁਤ ਧੰਨਵਾਦ
ਨਮਸਕਾਰ